ਮੇਰੇ ਪਿਆਰੇ ਦੇਸ਼ਵਾਸੀਓ ਨਮਸਕਾਰ ਅੱਜ ਮਨ ਕੀ ਬਾਤ ਦਾ 100ਵਾਂ ਐਪੀਸੋਡ ਹੈ ਮੈਨੂੰ ਤੁਹਾਡੇ ਸਾਰਿਆਂ ਦੀਆਂ ਹਜ਼ਾਰਾਂ ਚਿੱਠੀਆਂ ਮਿਲੀਆਂ ਹਨ ਲੱਖਾਂ ਸੁਨੇਹੇ ਮਿਲੇ ਹਨ ਅਤੇ ਮੈਂ ਕੋਸ਼ਿਸ਼ ਕੀਤੀ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਚਿੱਠੀਆਂ ਨੂੰ ਪੜ੍ਹ ਸਕਾਂ ਵੇਖ ਸਕਾਂ ਸੁਨੇਹਿਆ ਨੂੰ ਜ਼ਰਾ ਸਮਝਣ ਦੀ ਕੋਸ਼ਿਸ਼ ਕਰਾਂ ਤੁਹਾਡੇ ਖਤ ਪੜ੍ਹਦਿਆ ਹੋਏ ਕਈ ਵਾਰ ਮੈਂ ਭਾਵੁਕ ਹੋਇਆ ਭਾਵਨਾਵਾਂ ਨਾਲ ਭਰ ਗਿਆ ਭਾਵਾਂ ਵਿੱਚ ਵਹਿ ਗਿਆ ਅਤੇ ਖੁਦ ਨੂੰ ਫਿਰ ਸੰਭਾਲ਼ ਵੀ ਲਿਆ ਤੁਸੀਂ ਮੈਨੂੰ ਮਨ ਕੀ ਬਾਤ ਦੇ 100ਵੇਂ ਐਪੀਸੋਡ ਤੇ ਵਧਾਈ ਦਿੱਤੀ ਹੈ ਲੇਕਿਨ ਮੈਂ ਸੱਚੇ ਦਿਲ ਨਾਲ ਕਹਿੰਦਾ ਹਾਂ ਦਰਅਸਲ ਵਧਾਈ ਦੇ ਪਾਤਰ ਤਾਂ ਤੁਸੀਂ ਸਾਰੇ ਮਨ ਕੀ ਬਾਤ ਦੇ ਸਰੋਤੇ ਹੋ ਸਾਡੇ ਦੇਸ਼ਵਾਸੀ ਹਨ ਮਨ ਕੀ ਬਾਤ ਕੋਟਿਕੋਟਿ ਭਾਰਤੀਆਂ ਦੇ ਮਨ ਕੀ ਬਾਤ ਹੈ ਉਨ੍ਹਾਂ ਦੀਆਂ ਭਾਵਨਾਵਾਂ ਦਾ ਪ੍ਰਗਟਾਵਾ ਹੈ

ਸਾਥੀਓ ਮਨ ਕੀ ਬਾਤ ਮੇਰੇ ਲਈ ਤਾਂ ਦੂਸਰਿਆਂ ਦੇ ਗੁਣਾਂ ਦੀ ਪੂਜਾ ਕਰਨ ਵਾਂਗ ਹੀ ਰਿਹਾ ਹੈ ਮੇਰੇ ਇਕ ਮਾਰਗਦਰਸ਼ਕ ਸਨ ਸ਼੍ਰੀ ਲਕਸ਼ਮਣ ਰਾਵ ਜੀ ਇਨਾਮਦਾਰ ਅਸੀਂ ਉਨ੍ਹਾਂ ਨੂੰ ਵਕੀਲ ਸਾਹਿਬ ਕਿਹਾ ਕਰਦੇ ਸੀ ਉਹ ਹਮੇਸ਼ਾ ਕਹਿੰਦੇ ਸਨ ਕਿ ਸਾਨੂੰ ਦੂਸਰਿਆਂ ਦੇ ਗੁਣਾਂ ਦੀ ਪੂਜਾ ਕਰਨੀ ਚਾਹੀਦੀ ਹੈ ਸਾਹਮਣੇ ਕੋਈ ਵੀ ਹੋਵੇ ਤੁਹਾਡੇ ਨਾਲ ਦਾ ਹੋਵੇ ਤੁਹਾਡਾ ਵਿਰੋਧੀ ਹੋਵੇ ਸਾਨੂੰ ਓਹਦੇ ਚੰਗੇ ਗੁਣਾਂ ਨੂੰ ਜਾਨਣ ਦੀ ਉਨ੍ਹਾਂ ਨੂੰ ਸਿੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਉਨ੍ਹਾਂ ਦੀ ਇਸ ਗੱਲ ਨੇ ਮੈਨੂੰ ਹਮੇਸ਼ਾ ਪ੍ਰੇਰਣਾ ਦਿੱਤੀ ਹੈ ਮਨ ਕੀ ਬਾਤ ਦੂਸਰਿਆਂ ਦੇ ਗੁਣਾਂ ਤੋਂ ਸਿੱਖਣ ਦਾ ਬਹੁਤ ਵੱਡਾ ਮਾਧਿਅਮ ਬਣ ਗਈ ਹੈ

ਮਨ ਕੀ ਬਾਤ ਸਵ ਸੇ ਸਮਿਸ਼ਟੀ ਕੀ ਯਾਤਰਾ ਹੈ
ਮਨ ਕੀ ਬਾਤ ਅਹਮ੍ ਸੇ ਵਯਮ੍ ਕੀ ਯਾਤਰਾ ਹੈ
ਯਹ ਤੋ ਮੈਂ ਨਹੀਂ ਤੂ ਹੀ ਇਸਕੀ ਸੰਸਕਾਰ ਸਾਧਨਾ ਹੈ
मन की बात स्व से समिष्टि की यात्रा है
मन की बात अहम् से वयम् की यात्रा है
यह तो मैं नहीं तू ही इसकी संस्कार साधना है
ਤੁਸੀਂ ਕਲਪਨਾ ਕਰੋ ਮੇਰਾ ਕੋਈ ਦੇਸ਼ਵਾਸੀ 4040 ਸਾਲ ਤੋਂ ਉਜਾੜ ਪਹਾੜੀ ਅਤੇ ਬੰਜਰ ਜ਼ਮੀਨ ਤੇ ਦਰੱਖ਼ਤ ਲਗਾ ਰਿਹਾ ਹੈ ਕਿੰਨੇ ਹੀ ਲੋਕ 3030 ਸਾਲਾਂ ਤੋਂ ਜਲ ਸੰਭਾਲ਼ ਦੇ ਲਈ ਬਾਓਲੀਆਂ ਅਤੇ ਤਲਾਬ ਬਣਾ ਰਹੇ ਹਨ ਉਸ ਦੀ ਸਾਫਸਫਾਈ ਕਰ ਰਹੇ ਹਨ ਕੋਈ 2530 ਸਾਲਾਂ ਤੋਂ ਗਰੀਬ ਬੱਚਿਆਂ ਨੂੰ ਪੜ੍ਹਾਅ ਰਿਹਾ ਹੈ ਕੋਈ ਗ਼ਰੀਬਾਂ ਦੀ ਇਲਾਜ ਵਿੱਚ ਮਦਦ ਕਰ ਰਿਹਾ ਹੈ ਕਿੰਨੀ ਹੀ ਵਾਰ ਮਨ ਕੀ ਬਾਤ ਵਿੱਚ ਇਨ੍ਹਾਂ ਦਾ ਜ਼ਿਕਰ ਕਰਦੇ ਹੋਏ ਮੈਂ ਭਾਵੁਕ ਹੋ ਗਿਆ ਹਾਂ ਆਕਾਸ਼ਵਾਣੀ ਦੇ ਸਾਥੀਆਂ ਨੂੰ ਕਿੰਨੀ ਹੀ ਵਾਰੀ ਇਸ ਨੂੰ ਫਿਰ ਤੋਂ ਰਿਕਾਰਡ ਕਰਨਾ ਪਿਆ ਹੈ ਅੱਜ ਪਿਛਲਾ ਕਿੰਨਾ ਹੀ ਕੁਝ ਅੱਖਾਂ ਦੇ ਸਾਹਮਣੇ ਆਈ ਜਾ ਰਿਹਾ ਹੈ ਦੇਸ਼ਵਾਸੀਆਂ ਦੇ ਇਨ੍ਹਾਂ ਯਤਨਾਂ ਨੇ ਮੈਨੂੰ ਲਗਾਤਾਰ ਖੁਦ ਨੂੰ ਖਪਾਉਣ ਦੀ ਪ੍ਰੇਰਣਾ ਦਿੱਤੀ ਹੈ

ਨਮਸਕਾਰ ਸਰ ਮੇਰੀ ਖੁਸ਼ੀ ਬਹੁਤ ਵਧ ਗਈ ਹੈ ਸਰ ਤੁਹਾਡੀ ਆਵਾਜ਼ ਸੁਣ ਕੇ
ਸੁਨੀਲ ਜੀ ਸੈਲਫੀ ਵਿਦ ਡੌਟਰ ਸੈਲਫੀ ਵਿਥ ਡੌਥਟਰ ਹਰ ਕਿਸੇ ਨੂੰ ਯਾਦ ਹੈ ਅੱਜ ਜਦੋਂ ਇਸ ਦੀ ਫਿਰ ਚਰਚਾ ਹੋ ਰਹੀ ਹੈ ਤਾਂ ਤੁਹਾਨੂੰ ਕਿਵੇਂ ਲੱਗ ਰਿਹਾ ਹੈ
ਪ੍ਰਧਾਨ ਮੰਤਰੀ ਜੀ ਇਹ ਅਸਲ ਵਿੱਚ ਤੁਸੀਂ ਜੋ ਸਾਡੇ ਪ੍ਰਦੇਸ਼ ਹਰਿਆਣਾ ਤੋਂ ਪਾਣੀਪਤ ਦੀ ਚੌਥੀ ਲੜਾਈ ਬੇਟੀਆਂ ਦੇ ਚਿਹਰੇ ਤੇ ਮੁਸਕਰਾਹਟ ਲਿਆਉਣ ਲਈ ਸ਼ੁਰੂ ਕੀਤੀ ਸੀ ਜਿਸ ਨੂੰ ਤੁਹਾਡੀ ਅਗਵਾਈ ਵਿੱਚ ਪੂਰੇ ਦੇਸ਼ ਨੇ ਜਿੰਨੀ ਵੀ ਕੋਸ਼ਿਸ਼ ਕੀਤੀ ਹੈ ਤਾਂ ਵਾਕਿਆ ਹੀ ਇਹ ਮੇਰੇ ਲਈ ਅਤੇ ਹਰ ਬੇਟੀ ਦੇ ਪਿਤਾ ਅਤੇ ਬੇਟੀਆਂ ਨੂੰ ਚਾਹੁਣ ਵਾਲਿਆਂ ਲਈ ਬਹੁਤ ਵੱਡੀ ਗੱਲ ਹੈ
ਸੁਨੀਲ ਜੀ ਹੁਣ ਤੁਹਾਡੀ ਬੇਟੀ ਕਿਵੇਂ ਹੈ ਅੱਜਕੱਲ੍ਹ ਕੀ ਕਰ ਰਹੀ ਹੈ
ਜੀ ਮੇਰੀਆਂ ਬੇਟੀਆਂ ਨੰਦਨੀ ਅਤੇ ਯਾਚਿਕਾ ਹਨ ਇਕ 7ਵੀਂ ਕਲਾਸ 7th ਕਲਾਸ ਵਿੱਚ ਪੜ੍ਹ ਰਹੀ ਹੈ ਦੂਸਰੀ ਚੌਥੀ ਕਲਾਸ 4th ਕਲਾਸ ਵਿੱਚ ਪੜ੍ਹ ਰਹੀ ਹੈ ਅਤੇ ਤੁਹਾਡੀ ਬੜੀ ਪ੍ਰਸ਼ੰਸਕ ਹੈ ਉਨ੍ਹਾਂ ਨੇ ਤੁਹਾਡੇ ਲਈ ਥੈਂਕ ਯੂ ਪ੍ਰਾਈਮ ਮਨਿਸਟਰ ਕਰਕੇ ਆਪਣੇ ਜਮਾਤੀਆਂ ਕੋਲੋਂ ਲੈਟਰ ਵੀ ਲਿਖਵਾਏ ਸਨ ਅਸਲ ਵਿੱਚ
ਵਾਹਵਾਹ ਅੱਛਾ ਬੇਟੀ ਨੂੰ ਤੁਸੀਂ ਮੇਰਾ ਅਤੇ ਮਨ ਕੀ ਬਾਤ ਦੇ ਸਰੋਤਿਆਂ ਦਾ ਖੂਬ ਸਾਰਾ ਅਸ਼ੀਰਵਾਦ ਦਿਓ
ਬਹੁਤ ਸ਼ੁਕਰੀਆ ਜੀ ਤੁਹਾਡੀ ਵਜ੍ਹਾ ਨਾਲ ਦੇਸ਼ ਦੀਆਂ ਬੇਟੀਆਂ ਦੇ ਚਿਹਰੇ ਤੇ ਲਗਾਤਾਰ ਮੁਸਕਾਨ ਵਧ ਰਹੀ ਹੈ
ਬਹੁਤਬਹੁਤ ਧੰਨਵਾਦ ਸੁਨੀਲ ਜੀ
ਜੀ ਸ਼ੁਕਰੀਆ

ਸਾਥੀਓ ਅੱਜ ਸਾਡੇ ਨਾਲ ਫੋਨ ਲਾਈਨ ਫੋਨ ਲਾਈਨ ਤੇ ਇਕ ਹੋਰ ਸੱਜਣ ਮੌਜੂਦ ਹਨ ਇਨ੍ਹਾਂ ਦਾ ਨਾਮ ਹੈ ਮੰਜ਼ੂਰ ਅਹਿਮਦ ਮਨ ਕੀ ਬਾਤ ਵਿੱਚ ਜੰਮੂਕਸ਼ਮੀਰ ਦੀਆਂ ਪੈਨਸਲਸਲੇਟਾਂ ਪੈਂਸਿਲ ਸਲੇਟਸ ਦੇ ਬਾਰੇ ਦੱਸਦੇ ਹੋਏ ਮੰਜ਼ੂਰ ਅਹਿਮਦ ਜੀ ਦਾ ਜ਼ਿਕਰ ਹੋਇਆ ਸੀ
ਮੰਜ਼ੂਰ ਜੀ ਕਿਵੇਂ ਹੋ ਤੁਸੀਂ
ਮੰਜ਼ੂਰ ਜੀ ਥੈਂਕ ਯੂ ਸਰ ਮੈਂ ਠੀਕ ਹਾਂ ਸਰ
ਮਨ ਕੀ ਬਾਤ ਦੇ ਇਸ 100ਵੇਂ ਐਪੀਸੋਡ ਵਿੱਚ ਤੁਹਾਡੇ ਨਾਲ ਗੱਲ ਕਰਕੇ ਮੈਨੂੰ ਬਹੁਤ ਚੰਗਾ ਲੱਗ ਰਿਹਾ ਹੈ
ਮੰਜ਼ੂਰ ਜੀ ਥੈਂਕ ਯੂ ਸਰ
ਅੱਛਾ ਇਹ ਪੈਨਸਲਸਲੇਟਸ ਵਾਲਾ ਕੰਮ ਕਿਵੇਂ ਚਲ ਰਿਹਾ ਹੈ
ਮੰਜ਼ੂਰ ਜੀ ਬਹੁਤ ਵਧੀਆ ਚਲ ਰਿਹਾ ਹੈ ਸਰ ਬਹੁਤ ਚੰਗੀ ਤਰ੍ਹਾਂ ਜਦੋਂ ਤੋਂ ਸਰ ਤੁਸੀਂ ਸਾਡੀ ਗੱਲ ਮਨ ਕੀ ਬਾਤ ਵਿੱਚ ਕਹੀ ਸਰ ਉਦੋਂ ਤੋਂ ਬਹੁਤ ਕੰਮ ਵਧ ਗਿਆ ਸਰ ਅਤੇ ਦੂਸਰਿਆਂ ਨੂੰ ਵੀ ਰੋਜ਼ਗਾਰ ਬਹੁਤ ਮਿਲਿਆ ਹੈ ਇਸ ਕੰਮ ਵਿੱਚ
ਕਿੰਨੇ ਲੋਕਾਂ ਨੂੰ ਰੋਜ਼ਗਾਰ ਮਿਲਦਾ ਹੋਵੇਗਾ
ਮੰਜ਼ੂਰ ਜੀ ਹੁਣ ਮੇਰੇ ਕੋਲ 200 ਤੋਂ ਜ਼ਿਆਦਾ ਹਨ
ਅਰੇ ਵਾਹ ਮੈਨੂੰ ਬਹੁਤ ਖੁਸ਼ੀ ਹੋਈ
ਮੰਜ਼ੂਰ ਜੀ ਜੀ ਸਰ ਜੀ ਸਰ ਹੁਣ ਇਕਦੋ ਮਹੀਨਿਆਂ ਵਿੱਚ ਇਸ ਨੂੰ ਵਧਾ ਐਕਸਪੈਂਡ ਰਿਹਾ ਹਾਂ ਅਤੇ 200 ਲੋਕਾਂ ਤੋਂ ਜ਼ਿਆਦਾ ਨੂੰ ਰੋਜ਼ਗਾਰ ਮਿਲ ਜਾਵੇਗਾ ਸਰ
ਵਾਹਵਾਹ ਵੇਖੋ ਮੰਜ਼ੂਰ ਜੀ
ਮੰਜ਼ੂਰ ਜੀ ਜੀ ਸਰ
ਮੈਨੂੰ ਬਿਲਕੁਲ ਯਾਦ ਹੈ ਅਤੇ ਉਸ ਦਿਨ ਤੁਸੀਂ ਮੈਨੂੰ ਕਿਹਾ ਸੀ ਕਿ ਇਹ ਇਕ ਅਜਿਹਾ ਕੰਮ ਹੈ ਜਿਸ ਦੀ ਨਾ ਕੋਈ ਪਛਾਣ ਹੈ ਨਾ ਖੁਦ ਦੀ ਪਛਾਣ ਹੈ ਅਤੇ ਤੁਹਾਨੂੰ ਬੜਾ ਦੁਖ ਸੀ ਅਤੇ ਇਸ ਵਜ੍ਹਾ ਨਾਲ ਤੁਹਾਨੂੰ ਬੜੀਆਂ ਮੁਸ਼ਕਿਲਾਂ ਹੁੰਦੀਆਂ ਸੀ ਉਹ ਵੀ ਤੁਸੀਂ ਕਹਿ ਰਹੇ ਸੀ ਲੇਕਿਨ ਹੁਣ ਤਾਂ ਪਛਾਣ ਵੀ ਬਣ ਗਈ ਅਤੇ 200 ਤੋਂ ਜ਼ਿਆਦਾ ਲੋਕਾਂ ਨੂੰ ਰੋਜ਼ਗਾਰ ਦੇ ਰਹੇ ਹੋ
ਮੰਜ਼ੂਰ ਜੀ ਜੀ ਸਰ ਜੀ ਸਰ
ਹੋਰ ਨਵੇਂ ਐਕਸਪੈਂਸ਼ਨ ਕਰਕੇ ਹੋਰ 200 ਲੋਕਾਂ ਨੂੰ ਰੋਜ਼ਗਾਰ ਦੇ ਰਹੇ ਹੋ ਇਹ ਤਾਂ ਬਹੁਤ ਖੁਸ਼ੀ ਦੀ ਖਬਰ ਦਿੱਤੀ ਤੁਸੀਂ
ਮੰਜ਼ੂਰ ਜੀ ਇੱਥੋਂ ਤੱਕ ਈਵਨ ਸਰ ਇੱਥੇ ਜੋ ਕਿਸਾਨ ਫਾਰਮਰ ਹਨ ਸਰ ਉਨ੍ਹਾਂ ਨੂੰ ਵੀ ਬਹੁਤ ਵੱਡਾ ਫਾਇਦਾ ਹੋਇਆ ਹੈ ਉਦੋਂ ਤੋਂ 2000 ਦਾ ਦਰੱਖਤ ਟ੍ਰੀ ਵੇਚਦੇ ਸਨ ਹੁਣ ਉਹੀ ਦਰੱਖਤ ਟ੍ਰੀ 5000 ਤੱਕ ਪਹੁੰਚ ਗਿਆ ਸਰ ਇੰਨੀ ਮੰਗ ਵਧ ਗਈ ਹੈ ਇਸ ਵਿੱਚ ਉਦੋਂ ਤੋਂ ਅਤੇ ਇਸ ਵਿੱਚ ਆਪਣੀ ਪਛਾਣ ਵੀ ਬਣ ਗਈ ਹੈ ਇਸ ਵਿੱਚ ਬਹੁਤ ਸਾਰੇ ਆਰਡਰ ਹਨ ਸਾਡੇ ਕੋਲ ਸਰ ਹੁਣ ਮੈਂ ਅੱਗੇ ਇਕਦੋ ਮਹੀਨਿਆਂ ਵਿੱਚ ਹੋਰ ਵਿਸਥਾਰ ਕਰਕੇ ਅਤੇ ਦੋਢਾਈ ਸੌ 24 ਪਿੰਡਾਂ ਵਿੱਚ ਜਿੰਨੇ ਵੀ ਮੁੰਡੇਕੁੜੀਆਂ ਹਨ ਇਸ ਵਿੱਚ ਐਡਜਸਟ ਹੋ ਸਕਦੇ ਹਨ ਉਨ੍ਹਾਂ ਦੀ ਵੀ ਰੋਜ਼ੀਰੋਟੀ ਚਲ ਸਕਦੀ ਹੈ ਸਰ
ਵੇਖੋ ਮੰਜ਼ੂਰ ਜੀ ਵੋਕਲ ਫੌਰ ਲੋਕਲ ਦੀ ਤਾਕਤ ਕਿੰਨੀ ਜ਼ਬਰਦਸਤ ਹੈ ਤੁਸੀਂ ਧਰਤੀ ਤੇ ਉਤਾਰ ਕੇ ਵਿਖਾ ਦਿੱਤਾ ਹੈ
ਮੰਜ਼ੂਰ ਜੀ ਜੀ ਸਰ
ਮੇਰੇ ਵੱਲੋਂ ਤੁਹਾਨੂੰ ਅਤੇ ਪਿੰਡ ਦੇ ਸਾਰੇ ਕਿਸਾਨਾਂ ਨੂੰ ਅਤੇ ਤੁਹਾਡੇ ਨਾਲ ਕੰਮ ਕਰ ਰਹੇ ਸਾਰੇ ਸਾਥੀਆਂ ਨੂੰ ਵੀ ਮੇਰੇ ਵੱਲੋਂ ਬਹੁਤਬਹੁਤ ਸ਼ੁਭਕਾਮਨਾਵਾਂ ਧੰਨਵਾਦ ਭਾਈ
ਮੰਜ਼ੂਰ ਜੀ ਧੰਨਵਾਦ ਸਰ
ਸਾਥੀਓ ਸਾਡੇ ਦੇਸ਼ ਵਿੱਚ ਅਜਿਹੇ ਕਿੰਨੇ ਹੀ ਪ੍ਰਤਿਭਾਸ਼ਾਲੀ ਲੋਕ ਹਨ ਜੋ ਆਪਣੀ ਮਿਹਨਤ ਦੇ ਬਲਬੂਤੇ ਹੀ ਸਫ਼ਲਤਾ ਦੇ ਸਿਖਰ ਤੇ ਪਹੁੰਚੇ ਹਨ ਮੈਨੂੰ ਯਾਦ ਹੈ ਕਿ ਵਿਸ਼ਾਖਾਪਟਨਮ ਦੇ ਵੈਂਕਟ ਮੁਰਲੀ ਪ੍ਰਸਾਦ ਜੀ ਨੇ ਇਕ ਆਤਮਨਿਰਭਰ ਭਾਰਤ ਚਾਰਟ ਸ਼ੇਅਰ ਕੀਤਾ ਸੀ ਉਨ੍ਹਾਂ ਨੇ ਦੱਸਿਆ ਸੀ ਕਿ ਉਹ ਕਿਵੇਂ ਜ਼ਿਆਦਾ ਤੋਂ ਜ਼ਿਆਦਾ ਭਾਰਤੀ ਉਤਪਾਦ ਹੀ ਇਸਤੇਮਾਲ ਕਰਨਗੇ ਜਦੋਂ ਬੇਤੀਆ ਦੇ ਪ੍ਰਮੋਦ ਜੀ ਨੇ ਐੱਲ
ਬੱਲਬ ਬਣਾਉਣ ਦੀ ਛੋਟੀ ਯੂਨਿਟ ਲਗਾਈ ਜਾਂ ਗੜ੍ਹ ਮੁਕਤੇਸ਼ਵਰ ਦੇ ਸੰਤੋਸ਼ ਜੀ ਨੇ ਮੈਟਸ ਬਣਾਉਣ ਦਾ ਕੰਮ ਕੀਤਾ ਮਨ ਕੀ ਬਾਤ ਹੀ ਉਨ੍ਹਾਂ ਦੇ ਉਤਪਾਦਾਂ ਨੂੰ ਸਾਰਿਆਂ ਦੇ ਸਾਹਮਣੇ ਲਿਆਉਣ ਦਾ ਮਾਧਿਅਮ ਬਣਿਆ ਅਸੀਂ ਮੇਕ ਇਨ ਇੰਡੀਆ ਦੇ ਅਨੇਕਾਂ ਉਦਾਹਰਣਾਂ ਤੋਂ ਲੈ ਕੇ ਸਪੇਸ ਸਟਾਰਟਅੱਪਸ ਤੱਕ ਦੀ ਚਰਚਾ ਮਨ ਕੀ ਬਾਤ ਵਿੱਚ ਕੀਤੀ ਹੈ
ਸਾਥੀਓ ਤੁਹਾਨੂੰ ਯਾਦ ਹੋਵੇਗਾ ਕੁਝ ਐਪੀਸੋਡ ਪਹਿਲਾਂ ਮੈਂ ਮਣੀਪੁਰ ਦੀ ਭੈਣ ਵਿਜੈ ਸ਼ਾਂਤੀ ਦੇਵੀ ਜੀ ਦਾ ਵੀ ਜ਼ਿਕਰ ਕੀਤਾ ਸੀ ਵਿਜੈ ਸ਼ਾਂਤੀ ਜੀ ਕਮਲ ਦੇ ਰੇਸ਼ੇ ਨਾਲ ਕੱਪੜੇ ਬਣਾਉਂਦੇ ਹਨ ਮਨ ਕੀ ਬਾਤ ਵਿੱਚ ਉਨ੍ਹਾਂ ਦੇ ਇਸ ਅਨੋਖੇ ਈਕੋਫ੍ਰੈਂਡਲੀ ਆਈਡੀਆ ਈਕੋਫ੍ਰੈਂਡਲੀ ਆਈਡੀਈਏ ਦੀ ਗੱਲ ਹੋਈ ਤਾਂ ਉਨ੍ਹਾਂ ਦਾ ਕੰਮ ਹੋਰ ਪ੍ਰਸਿੱਧ ਹੋ ਗਿਆ ਅੱਜ ਵਿਜੇ ਸ਼ਾਂਤੀ ਜੀ ਫੋਨ ਤੇ ਸਾਡੇ ਨਾਲ ਹਨ
ਨਮਸਤੇ ਵਿਜੇ ਸ਼ਾਂਤੀ ਜੀ ਕੀ ਹਾਲ ਹੈ ਤੁਹਾਡਾ ਹੋਵ ਏਆਰਈ ਯੂ
ਸਰ ਮੈਂ ਠੀਕ ਹਾਂ ਸਿਰ ਆਈ ਏਐਮ ਫਾਈਨ
ਤੁਹਾਡਾ ਕੰਮਕਾਰ ਕਿਵੇਂ ਚਲ ਰਿਹਾ ਹੈ ਐਂਡ ਹੋਵs ਯੂਰ ਵਰਕ ਗੋਇੰਗ ਓਨ
ਸਰ ਮੈਂ ਹੁਣ ਵੀ 30 ਮਹਿਲਾਵਾਂ ਦੇ ਨਾਲ ਕੰਮ ਕਰ ਰਹੀ ਹਾਂ ਸਿਰ ਸਟਿਲ ਵਰਕਿੰਗ ਅਲੌਂਗ ਵਿਥ ਮਾਈ 30 ਵੂਮਨ
ਇੰਨੇ ਥੋੜ੍ਹੇ ਸਮੇਂ ਚ ਤੁਸੀਂ 30 ਵਿਅਕਤੀਆਂ ਦੀ ਟੀਮ ਤੱਕ ਪਹੁੰਚ ਗਏ ਹੋ ਆਈਐਨ ਸੁੱਚ ਏ ਸ਼ਾਰਟ ਪੀਰੀਅਡ ਯੂ ਹੇਵ ਰੀਚਡ 30 ਪਰਸਨਜ਼ ਟੀਮ
ਹਾਂ ਸਰ ਇਸ ਸਾਲ ਆਪਣੇ ਖੇਤਰ ਵਿੱਚ ਮੈਂ 100 ਮਹਿਲਾਵਾਂ ਨੂੰ ਰੋਜ਼ਗਾਰ ਦੇਵਾਂਗੀ ਯੇਸ ਸਿਰ ਥਿਸ ਯੀਅਰ ਅਲਸੋ ਮੋਰੇ ਐਕਸਪੈਂਡ ਵਿਥ 100 ਵੂਮਨ ਆਈਐਨ ਮਾਈ ਏਆਰਈਏ
ਅੱਛਾ ਤੁਹਾਡਾ ਟਾਰਗੇਟ 100 ਮਹਿਲਾਵਾਂ ਤੱਕ ਹੈ ਸੋ ਯੂਰ ਟਾਰਗੇਟ ਆਈਐਸ 100 ਵੂਮਨ
ਹਾਂ 100 ਮਹਿਲਾਵਾਂ ਯਾ 100 ਵੂਮਨ
ਹੁਣ ਲੋਕ ਕਮਲ ਦੇ ਰੇਸ਼ਿਆਂ ਬਾਰੇ ਕਿੰਨਾ ਕੁ ਜਾਨਣ ਲੱਗ ਗਏ ਹਨ ਐਂਡ ਨੋਵ ਪੀਓਪਲ ਏਆਰਈ ਫੈਮੀਲੀਅਰ ਵਿਥ ਥਿਸ ਲੋਟਸ ਸਟੈਮ ਫਾਈਬਰ
ਹਾਂ ਸਰ ਮਨ ਕੀ ਬਾਤ ਪ੍ਰੋਗਰਾਮ ਕਰਕੇ ਸਾਰੇ ਭਾਰਤ ਵਿੱਚ ਹਰ ਕੋਈ ਇਸ ਬਾਰੇ ਜਾਣਦਾ ਹੈ ਯੇਸ ਸਿਰ ਐਵਰੀਓਨਸ ਨੋਵ ਫਰੋਮ ਮੰਨ ਕੇਆਈ ਬਾਟ ਪ੍ਰੋਗਰਾਮ ਅੱਲ ਓਵਰ ਇੰਡੀਆ
ਹੁਣ ਇਹ ਬਹੁਤ ਹਰਮਨਪਿਆਰਾ ਹੋ ਗਿਆ ਹੈ ਸੋ ਨੋਵ itਸ ਵੇਰੀ ਪਾਪੂਲਰ
ਹਾਂ ਸਰ ਪ੍ਰਧਾਨ ਮੰਤਰੀ ਦੀ ਮਨ ਕੀ ਬਾਤ ਪ੍ਰੋਗਰਾਮ ਕਰਕੇ ਹਰ ਕੋਈ ਕਮਲ ਦੇ ਰੇਸ਼ਿਆਂ ਬਾਰੇ ਜਾਣਦਾ ਹੈ ਯੇਸ ਸਿਰ ਫਰੋਮ ਪ੍ਰਾਈਮ ਮਿਨਿਸਟਰ ਮੰਨ ਕੇਆਈ ਬਾਟ ਪ੍ਰੋਗਰਾਮ ਐਵਰੀਓਨ ਨਾਊਜ਼ ਅਬਾਉਟ ਲੋਟਸ ਫਾਈਬਰ
ਅੱਛਾ ਹੁਣ ਤੁਹਾਨੂੰ ਮਾਰਕੀਟ ਵੀ ਪ੍ਰਾਪਤ ਹੋ ਗਈ ਹੈ ਸੋ ਨੋਵ ਯੂ ਗੋਟ ਥੇ ਮਾਰਕੇਟ ਅਲਸੋ
ਹਾਂ ਮੈਨੂੰ ਅਮਰੀਕਾ ਤੋਂ ਵੀ ਆਰਡਰ ਮਿਲੇ ਹਨ ਅਤੇ ਉਹ ਇਸ ਨੂੰ ਜ਼ਿਆਦਾ ਮਾਤਰਾ ਚ ਖਰੀਦਣਾ ਚਾਹੁੰਦੇ ਹਨ ਪਰ ਇਸ ਤੋਂ ਮੈਂ ਯੂ
ਨੂੰ ਵੀ ਮਾਲ ਭੇਜਣਾ ਚਾਹੁੰਦੀ ਹਾਂ ਯੇਸ ਆਈ ਹੇਵ ਗੋਟ ਏ ਮਾਰਕੇਟ ਫਰੋਮ ਯੂਐਸਏ ਅਲਸੋ ਥੇ ਵਾਂਟ ਟੋ ਬਾਈ ਆਈਐਨ ਬੁਲਕ ਆਈਐਨ ਲੌਟਸ ਕੁਆਂਟੀਟੀਜ਼ ਬਟ ਆਈ ਵਾਂਟ ਟੋ ਗਿਵ ਫਰੋਮ ਥਿਸ ਯੀਅਰ ਟੋ ਸੈਂਡ ਥੇ u
ਸ ਅਲਸੋ
ਹੁਣ ਤੁਸੀਂ ਨਿਰਯਾਤ ਕਰਨ ਲੱਗੇ ਹੋ ਸੋ ਨੋਵ ਯੂ ਏਆਰਈ ਐਕਸਪੋਰਟਰ
ਹਾਂ ਸ਼੍ਰੀਮਾਨ ਜੀ ਹਾਂ ਸਰ ਇਸ ਸਾਲ ਤੋਂ ਮੈਂ ਕਮਲ ਦੇ ਰੇਸ਼ਿਆਂ ਨਾਲ ਬਣੇ ਹੋਏ ਭਾਰਤ ਦੇ ਉਤਪਾਦ ਨੂੰ ਨਿਰਯਾਤ ਕਰ ਰਹੀ ਹਾਂ ਯੇਸ ਸਿਰ ਫਰੋਮ ਥਿਸ ਯੀਅਰ ਆਈ ਐਕਸਪੋਰਟ ਓਰ ਪ੍ਰੋਡਕਟ ਮਾਡੇ ਆਈਐਨ ਇੰਡੀਆ ਲੋਟਸ ਫਾਈਬਰ
ਹਾਂ ਜਦੋਂ ਮੈਂ ਕਹਿੰਦਾ ਸੀ ਵੋਕਲ ਫੌਰ ਲੋਕਲ ਅਤੇ ਹੁਣ ਮੈਂ ਕਹਾਂਗਾ ਕਿ ਲੋਕਲ ਫੌਰ ਗਲੋਬਲ ਸੋ ਵ੍ਹੇਨ ਆਈ ਸੇ ਵੋਕਲ ਫੋਰ ਲੋਕਲ ਐਂਡ ਨੋਵ ਲੋਕਲ ਫੋਰ ਗਲੋਬਲ
ਯੈਸ ਸਰ ਹਾਂ ਸਰ ਮੈਂ ਆਪਣੇ ਉਤਪਾਦ ਨੂੰ ਸਾਰੇ ਸੰਸਾਰ ਵਿੱਚ ਪਹੁੰਚਾਉਣਾ ਚਾਹੁੰਦੀ ਹਾਂ ਯੇਸ ਸਿਰ ਆਈ ਵਾਂਟ ਟੋ ਰੀਚ ਮਾਈ ਪ੍ਰੋਡਕਟ ਅੱਲ ਓਵਰ ਥੇ ਗਲੋਬ ਓਐਫ ਅੱਲ ਵਰਲਡ
ਤੁਹਾਨੂੰ ਵਧਾਈ ਹੋਵੇ ਅਤੇ ਮੇਰੇ ਵੱਲੋਂ ਸ਼ੁਭਕਾਮਨਾਵਾਂ ਸੋ ਕਾਂਗਰੈਚੁਲੇਸ਼ਨ ਐਂਡ ਵਿਸ਼ ਯੂ ਬੇਸਟ ਲਕ
ਥੈਂਕ ਯੂ ਸਰ ਥੈਂਕ ਯੂ ਸਿਰ
ਥੈਂਕ ਯੂ ਥੈਂਕ ਯੂ
ਵਿਜੇ ਸ਼ਾਂਤੀ ਥੈਂਕ ਯੂ ਥੈਂਕ ਯੂ ਵਿਜਯਾ ਸ਼ਾਂਤੀ
ਥੈਂਕ ਯੂ ਸਰ ਥੈਂਕ ਯੂ ਸਿਰ
ਸਾਥੀਓ ਮਨ ਕੀ ਬਾਤ ਦੀ ਇਕ ਹੋਰ ਵਿਸ਼ੇਸ਼ਤਾ ਰਹੀ ਹੈ ਮਨ ਕੀ ਬਾਤ ਦੇ ਜ਼ਰੀਏ ਕਿੰਨੇ ਹੀ ਜਨਅੰਦੋਲਨਾਂ ਨੇ ਜਨਮ ਵੀ ਲਿਆ ਹੈ ਅਤੇ ਗਤੀ ਵੀ ਫੜੀ ਹੈ ਜਿਵੇਂ ਸਾਡੇ ਖਿਡੌਣੇ ਸਾਡੇ ਖਿਡੌਣਾ ਉਦਯੋਗ ਟੋਏ ਇੰਡਸਟਰੀ ਨੂੰ ਫਿਰ ਤੋਂ ਸਥਾਪਿਤ ਕਰਨ ਦਾ ਮਿਸ਼ਨ ਮਨ ਕੀ ਬਾਤ ਤੋਂ ਹੀ ਤਾਂ ਸ਼ੁਰੂ ਹੋਇਆ ਸੀ ਭਾਰਤੀ ਨਸਲ ਦੇ ਕੁੱਤੇ ਸਾਡੇ ਦੇਸੀ ਡੋਗਸ ਉਸ ਨੂੰ ਲੈ ਕੇ ਜਾਗਰੂਕਤਾ ਵਧਾਉਣ ਦੀ ਸ਼ੁਰੂਆਤ ਵੀ ਤਾਂ ਮਨ ਕੀ ਬਾਤ ਨੇ ਹੀ ਤਾਂ ਕੀਤੀ ਸੀ ਅਸੀਂ ਇਕ ਹੋਰ ਮੁਹਿੰਮ ਸ਼ੁਰੂ ਕੀਤੀ ਸੀ ਕਿ ਅਸੀਂ ਗਰੀਬ ਛੋਟੇ ਦੁਕਾਨਦਾਰਾਂ ਨਾਲ ਮੁੱਲਭਾਅ ਨਹੀਂ ਕਰਾਂਗੇ ਝਗੜਾ ਨਹੀਂ ਕਰਾਂਗੇ ਜਦੋਂ ਹਰ ਘਰ ਤਿਰੰਗਾ ਮੁਹਿੰਮ ਸ਼ੁਰੂ ਹੋਈ ਉਦੋਂ ਵੀ ਮਨ ਕੀ ਬਾਤ ਨੇ ਦੇਸ਼ਵਾਸੀਆਂ ਨੂੰ ਇਸ ਸੰਕਲਪ ਨਾਲ ਜੋੜਨ ਵਿੱਚ ਮੁੱਖ ਭੂਮਿਕਾ ਨਿਭਾਈ ਅਜਿਹੇ ਹਰ ਉਦਾਹਰਣ ਸਮਾਜ ਵਿੱਚ ਬਦਲਾਅ ਦਾ ਕਾਰਨ ਬਣੇ ਹਨ ਸਮਾਜ ਨੂੰ ਪ੍ਰੇਰਿਤ ਕਰਨ ਦੀ ਜ਼ਿੰਮੇਵਾਰੀ ਪ੍ਰਦੀਪ ਸਾਂਗਵਾਨ ਜੀ ਨੇ ਵੀ ਚੁੱਕੀ ਹੋਈ ਹੈ ਮਨ ਕੀ ਬਾਤ ਵਿੱਚ ਅਸੀਂ ਪ੍ਰਦੀਪ ਸਾਂਗਵਾਨ ਜੀ ਦੇ ਹੀਲਿੰਗ ਹਿਮਾਲਿਯਾਜ਼ ਮੁਹਿੰਮ ਦੀ ਚਰਚਾ ਕੀਤੀ ਸੀ ਉਹ ਫੋਨ ਲਾਈਨ ਤੇ ਸਾਡੇ ਨਾਲ ਹਨ
ਪ੍ਰਦੀਪ ਜੀ ਨਮਸਕਾਰ
ਸਰ ਜੈ ਹਿੰਦ
ਜੈ ਹਿੰਦ ਜੈ ਹਿੰਦ ਭਾਈ ਕਿਵੇਂ ਹੋ ਤੁਸੀਂ
ਸਰ ਬਹੁਤ ਵਧੀਆ ਤੁਹਾਡੀ ਆਵਾਜ਼ ਸੁਣ ਕੇ ਹੋਰ ਵੀ ਚੰਗਾ
ਤੁਸੀਂ ਹਿਮਾਲਿਆ ਨੂੰ ਹੀਲ ਕਰਨ ਦੀ ਸੋਚੀ
ਹਾਂ ਜੀ ਸਰ
ਮੁਹਿੰਮ ਵੀ ਚਲਾਈ ਅੱਜਕੱਲ੍ਹ ਤੁਹਾਡੀ ਮੁਹਿੰਮ ਕੈਂਪੇਨ ਕਿਵੇਂ ਚਲ ਰਹੀ ਹੈ
ਸਰ ਬਹੁਤ ਚੰਗੀ ਚਲ ਰਹੀ ਹੈ 2020 ਤੋਂ ਇੰਝ ਮੰਨੋ ਕਿ ਜਿੰਨਾ ਕੰਮ ਅਸੀਂ ਪੰਜ ਸਾਲ ਵਿੱਚ ਕਰਦੇ ਸੀ ਹੁਣ ਉਹ ਇਕ ਸਾਲ ਵਿੱਚ ਹੀ ਹੋ ਜਾਂਦਾ ਹੈ
ਹਾਂ ਜੀ ਹਾਂ ਜੀ ਸਰ ਸ਼ੁਰੂਆਤ ਬਹੁਤ ਘਬਰਾਹਟ ਨਰਵਸ ਵਿੱਚ ਹੋਈ ਸੀ ਬਹੁਤ ਡਰ ਸੀ ਇਸ ਗੱਲ ਨੂੰ ਲੈ ਕੇ ਕਿ ਜ਼ਿੰਦਗੀ ਭਰ ਇਹ ਕਰ ਪਾਵਾਂਗੇ ਕਿ ਨਹੀਂ ਕਰ ਪਾਵਾਂਗੇ ਪਰ ਥੋੜ੍ਹਾ ਸਮਰਥਨ ਸਪੋਰਟ ਮਿਲਿਆ ਅਤੇ 2020 ਤੱਕ ਈਮਾਨਦਾਰੀ ਨਾਲ ਕਹੀਏ ਤਾਂ ਬਹੁਤ ਸੰਘਰਸ਼ ਸਟ੍ਰੱਗਲ ਵੀ ਕਰ ਰਹੇ ਸੀ ਹੋਨੇਸਟਲੀ ਲੋਕ ਬਹੁਤ ਘੱਟ ਜੁੜ ਰਹੇ ਸੀ ਬਹੁਤ ਸਾਰੇ ਅਜਿਹੇ ਲੋਕ ਸਨ ਜੋ ਸਪੋਰਟ ਸਪੋਰਟ ਨਹੀਂ ਕਰ ਪਾ ਰਹੇ ਸੀ ਸਾਡੀ ਮੁਹਿੰਮ ਨੂੰ ਇਨੀ ਤਵਜੋਂ ਨਹੀਂ ਸਨ ਦੇ ਰਹੇ ਪਰ 2020 ਤੋਂ ਬਾਅਦ ਜਦੋਂ ਮਨ ਕੀ ਬਾਤ ਚ ਜ਼ਿਕਰ ਹੋਇਆ ਉਸ ਤੋਂ ਬਾਅਦ ਬਹੁਤ ਸਾਰੀਆਂ ਚੀਜ਼ਾਂ ਬਦਲ ਗਈਆਂ ਮਤਲਬ ਪਹਿਲਾਂ ਅਸੀਂ ਸਾਲ ਵਿੱਚ 67 ਵਾਰ ਕਲੀਨਿੰਗ ਡਰਾਈਵ ਕਲੀਨਿੰਗ ਡ੍ਰਾਈਵ ਕਰ ਪਾਉਂਦੇ ਸੀ 10 ਕਲੀਨਿੰਗ ਡਰਾਈਵ ਕਲੀਨਿੰਗ ਡ੍ਰਾਈਵ ਕਰ ਪਾਉਂਦੇ ਸੀ ਅੱਜ ਦੀ ਤਾਰੀਖ ਵਿੱਚ ਅਸੀਂ ਹਰ ਰੋਜ਼ 5 ਟਨ ਕਚਰਾ ਇਕੱਠਾ ਕਰਦੇ ਹਾਂ ਵੱਖਵੱਖ ਥਾਵਾਂ ਲੋਕੇਸ਼ਨ ਤੋਂ
ਅਰੇ ਵਾਹ
ਮਨ ਕੀ ਬਾਤ ਵਿੱਚ ਜ਼ਿਕਰ ਹੋਣ ਤੋਂ ਬਾਅਦ ਤੁਸੀਂ ਸਰ ਵਿਸ਼ਵਾਸ ਬੀਲੀਵ ਕਰੋ ਮੇਰੀ ਗੱਲ ਦਾ ਕਿ ਮੈਂ ਲੱਗਭਗ ਇਕ ਸਮੇਂ ਕੰਮ ਨੂੰ ਛੱਡਣ ਅਲਮੋਸਟ ਗਿਵਅਪ ਹੀ ਵਾਲਾ ਸੀ ਅਤੇ ਉਸ ਤੋਂ ਬਾਅਦ ਫਿਰ ਬਹੁਤ ਸਾਰਾ ਬਦਲਾਅ ਆਇਆ ਅਤੇ ਮੇਰੇ ਜੀਵਨ ਵਿੱਚ ਹੋਰ ਚੀਜ਼ਾਂ ਇੰਨੀ ਤੇਜ਼ੀ ਸਪੀਡਅਪ ਨਾਲ ਹੋ ਗਈਆਂ ਕਿ ਜੋ ਚੀਜ਼ਾਂ ਅਸੀਂ ਸੋਚੀਆਂ ਵੀ ਨਹੀਂ ਸੀ ਇਸ ਲਈ ਮੈਂ ਸੱਚ ਹੀ ਧੰਨਵਾਦੀ ਹਾਂ ਸੋ ਆਈm ਰੀਅਲੀ ਥੈਂਕਫੁੱਲ ਕਿ ਪਤਾ ਨਹੀਂ ਕਿਵੇਂ ਸਾਡੇ ਵਰਗੇ ਲੋਕਾਂ ਨੂੰ ਤੁਸੀਂ ਲੱਭ ਲੈਂਦੇ ਹੋ ਕੌਣ ਇੰਨੀ ਦੂਰਦੁਰਾਡੇ ਖੇਤਰ ਵਿੱਚ ਕੰਮ ਕਰਦਾ ਹੈ ਹਿਮਾਲਿਆ ਦੇ ਖੇਤਰ ਵਿੱਚ ਜਾ ਕੇ ਬੈਠ ਕੇ ਅਸੀਂ ਕੰਮ ਕਰ ਰਹੇ ਹਾਂ ਇਸ ਉਚਾਈ ਐਲਟੀਟਿਊਡ ਤੇ ਕੰਮ ਕਰ ਰਹੇ ਹਾਂ ਉੱਥੇ ਤੁਸੀਂ ਸਾਨੂੰ ਲੱਭ ਲਿਆ ਸਰ ਸਾਡੇ ਕੰਮ ਨੂੰ ਦੁਨੀਆ ਦੇ ਸਾਹਮਣੇ ਲੈ ਕੇ ਆਏ ਤਾਂ ਮੇਰੇ ਲਈ ਬਹੁਤ ਭਾਵੁਕ ਪਲ ਇਮੋਸ਼ਨਲ ਮੋਮੈਂਟ ਸੀ ਉਦੋਂ ਵੀ ਅਤੇ ਅੱਜ ਵੀ ਕਿ ਮੈਂ ਜੋ ਸਾਡੇ ਦੇਸ਼ ਦੇ ਪ੍ਰਥਮ ਸੇਵਕ ਹਨ ਉਨ੍ਹਾਂ ਨਾਲ ਮੈਂ ਗੱਲਬਾਤ ਕਰ ਪਾ ਰਿਹਾ ਹਾਂ ਮੇਰੇ ਲਈ ਇਸ ਤੋਂ ਵੱਡੇ ਸੁਭਾਗ ਦੀ ਗੱਲ ਨਹੀਂ ਹੋ ਸਕਦੀ
ਪ੍ਰਦੀਪ ਜੀ ਤੁਸੀਂ ਤਾਂ ਹਿਮਾਲਿਆ ਦੀਆਂ ਚੋਟੀਆਂ ਤੇ ਸੱਚੇ ਅਰਥ ਵਿੱਚ ਸਾਧਨਾਂ ਕਰ ਰਹੇ ਹੋ ਮੈਨੂੰ ਪੱਕਾ ਵਿਸ਼ਵਾਸ ਹੈ ਕਿ ਹੁਣ ਤੁਹਾਡਾ ਨਾਂ ਸੁਣਦਿਆਂ ਹੀ ਲੋਕਾਂ ਨੂੰ ਯਾਦ ਆ ਜਾਂਦਾ ਹੈ ਕਿ ਤੁਸੀਂ ਕਿਵੇਂ ਪਹਾੜਾਂ ਦੀ ਸਵੱਛਤਾ ਮੁਹਿੰਮ ਨਾਲ ਜੁੜੇ ਹੋ
ਹਾਂ ਜੀ ਸਰ
ਜਿਵੇਂ ਤੁਸੀਂ ਦੱਸਿਆ ਕਿ ਹੁਣ ਤਾਂ ਬਹੁਤ ਵੱਡੀ ਟੀਮ ਬਣਦੀ ਜਾ ਰਹੀ ਹੈ ਤੁਸੀਂ ਇੰਨੀ ਵੱਡੀ ਮਾਤਰਾ ਵਿੱਚ ਰੋਜ਼ ਕੰਮ ਕਰ ਰਹੇ ਹੋ
ਹਾਂ ਜੀ ਸਰ
ਮੈਨੂੰ ਪੂਰਾ ਵਿਸ਼ਵਾਸ ਹੈ ਕਿ ਤੁਹਾਡੇ ਇਨ੍ਹਾਂ ਯਤਨਾਂ ਨਾਲ ਉਸ ਦੀ ਚਰਚਾ ਨਾਲ ਹੁਣ ਤਾਂ ਕਿੰਨੇ ਹੀ ਪਰਬਤਾਰੋਹੀ ਸਵੱਛਤਾ ਨਾਲ ਜੁੜੇ ਫੋਟੋ ਪੋਸਟ ਫੋਟੋ ਪੋਸਟ ਕਰਨ ਲੱਗੇ ਹਨ
ਹਾਂ ਜੀ ਸਰ ਬਹੁਤ
ਇਹ ਚੰਗੀ ਗੱਲ ਹੈ ਤੁਹਾਡੇ ਵਰਗੇ ਸਾਥੀਆਂ ਦੀ ਕੋਸ਼ਿਸ਼ ਦੇ ਕਾਰਨ ਵੇਸਟ ਇਜ਼ ਵੈਲਥ ਵੇਸਟ ਇਜ਼ ਆਲਸੋ ਏ ਵੈਲਥ ਵਸਤੇ ਆਈਐਸ ਅਲਸੋ ਏ ਵੈਲਥ ਇਹ ਲੋਕਾਂ ਦੇ ਦਿਮਾਗ ਵਿੱਚ ਹੁਣ ਸਥਿਰ ਹੋ ਰਿਹਾ ਹੈ ਅਤੇ ਵਾਤਾਵਰਣ ਦੀ ਸੁਰੱਖਿਆ ਹੁਣ ਹੋ ਰਹੀ ਹੈ ਅਤੇ ਹਿਮਾਲਿਆ ਜੋ ਸਾਡਾ ਮਾਣ ਹੈ ਉਸ ਨੂੰ ਸੰਭਾਲ਼ਣਾ ਸੰਵਾਰਨਾ ਅਤੇ ਆਮ ਲੋਕ ਵੀ ਜੁੜ ਰਹੇ ਹਨ ਪ੍ਰਦੀਪ ਜੀ ਬਹੁਤ ਚੰਗਾ ਲੱਗਾ ਮੈਨੂੰ ਬਹੁਤਬਹੁਤ ਧੰਨਵਾਦ ਭਾਈ
ਥੈਂਕ ਯੂ ਸਰ ਥੈਂਕ ਯੂ ਸੋ ਮਚ ਥੈਂਕ ਯੂ ਸਿਰ ਥੈਂਕ ਯੂ ਸੋ ਮੁੱਚ ਜੈ ਹਿੰਦ

ਸਾਥੀਓ ਮਨ ਕੀ ਬਾਤ ਦੇ ਬਾਰੇ ਮੈਨੂੰ ਇਸ ਵਾਰੀ ਇਕ ਹੋਰ ਖਾਸ ਸੁਨੇਹਾ ਯੂਨੈਸਕੋ ਯੂਨੇਸਕੋ ਦੀ ਡੀ
ਡੀਜੀ ਔਦਰੇ ਆਜੁਲੇ ਆਡਰੇ ਅਜ਼ੌਲੇ ਦਾ ਆਇਆ ਹੈ ਉਨ੍ਹਾਂ ਨੇ ਸਾਰੇ ਦੇਸ਼ਵਾਸੀਆਂ ਨੂੰ 100ਵੇਂ ਐਪੀਸੋਡ 100th ਐਪੀਸੋਡਜ਼ ਦੀ ਇਸ ਸ਼ਾਨਦਾਰ ਯਾਤਰਾ ਜਰਨੀ ਲਈ ਸ਼ੁਭਕਾਮਨਾਵਾਂ ਦਿੱਤੀਆਂ ਹਨ ਨਾਲ ਹੀ ਉਨ੍ਹਾਂ ਨੇ ਕੁਝ ਸਵਾਲ ਵੀ ਪੁੱਛੇ ਹਨ ਆਓ ਪਹਿਲਾਂ ਯੂਨੈਸਕੋ ਯੂਨੇਸਕੋ ਦੀ ਡੀ
ਡੀਜੀ ਦੇ ਮਨ ਦੀ ਬਾਤ ਸੁਣਦੇ ਹਾਂ
ਆਡੀਓ ਯੂਨੈਸਕੋ ਡੀ
ਆਡੀਓ ਯੂਨੇਸਕੋ ਡੀਜੀ
ਨਮਸਤੇ ਸਰ ਪਿਆਰੇ ਪ੍ਰਧਾਨ ਮੰਤਰੀ ਮੈਂ ਯੂਨੈਸਕੋ ਵੱਲੋਂ ਰੇਡੀਓ ਪ੍ਰੋਗਰਾਮ ਮਨ ਕੀ ਬਾਤ ਦੇ 100ਵੇਂ ਐਪੀਸੋਡ ਦਾ ਹਿੱਸਾ ਬਣਨ ਦਾ ਮੌਕਾ ਦੇਣ ਲਈ ਤੁਹਾਡਾ ਧੰਨਵਾਦ ਕਰਦੀ ਹਾਂ ਯੂਨੈਸਕੋ ਅਤੇ ਭਾਰਤ ਦਾ ਇਕ ਲੰਬਾ ਸਾਂਝਾ ਇਤਿਹਾਸ ਰਿਹਾ ਹੈ ਸਾਡੀ ਸਾਰੇ ਅਧਿਕਾਰਕ ਖੇਤਰਾਂ ਸਿੱਖਿਆ ਸਾਇੰਸ ਸੰਸਕ੍ਰਿਤੀ ਅਤੇ ਸੂਚਨਾ ਆਦਿ ਵਿੱਚ ਮਜਬੂਤ ਭਾਗੀਦਾਰੀ ਰਹੀ ਹੈ ਅਤੇ ਅੱਜ ਮੈਂ ਇਸ ਮੌਕੇ ਤੇ ਸਿੱਖਿਆ ਦੇ ਮਹੱਤਵ ਬਾਰੇ ਗੱਲਬਾਤ ਕਰਨਾ ਚਾਹਾਂਗੀ ਯੂਨੈਸਕੋ ਆਪਣੇ ਮੈਂਬਰ ਦੇਸ਼ਾਂ ਨਾਲ ਮਿਲ ਕੇ ਇਸ ਦਿਸ਼ਾ ਵਿੱਚ ਕੰਮ ਕਰ ਰਿਹਾ ਹੈ ਕਿ 2030 ਤੱਕ ਵਿਸ਼ਵ ਚ ਹਰ ਇਕ ਨੂੰ ਚੰਗੀ ਸਿੱਖਿਆ ਪ੍ਰਾਪਤ ਹੋ ਸਕੇ ਵਿਸ਼ਵ ਦੀ ਵੱਡੀ ਜਨਸੰਖਿਆ ਨੂੰ ਵੇਖਦੇ ਹੋਏ ਕੀ ਤੁਸੀਂ ਇਸ ਟੀਚੇ ਤੱਕ ਪਹੁੰਚਣ ਲਈ ਭਾਰਤੀ ਢੰਗਾਂ ਦਾ ਵਰਨਣ ਕਰ ਸਕਦੇ ਹੋ ਯੂਨੈਸਕੋ ਸੱਭਿਅਤਾ ਅਤੇ ਵਿਰਸੇ ਨੂੰ ਬਚਾਉਣ ਦੇ ਲਈ ਵੀ ਕੰਮ ਕਰਦੀ ਹੈ ਅਤੇ ਭਾਰਤ ਇਸ ਸਾਲ ਜੀ20 ਸੰਮੇਲਨ ਦੀ ਪ੍ਰਧਾਨਗੀ ਕਰ ਰਿਹਾ ਹੈ ਵਿਸ਼ਵ ਭਰ ਦੇ ਨੇਤਾ ਇਸ ਸੰਮੇਲਨ ਲਈ ਦਿੱਲੀ ਪਹੁੰਚਣਗੇ ਸਰ ਭਾਰਤ ਕਿਵੇਂ ਸੱਭਿਅਤਾ ਅਤੇ ਸਿੱਖਿਆ ਨੂੰ ਅੰਤਰਰਾਸ਼ਟਰੀ ਏਜੰਡੇ ਵਿੱਚ ਸ਼ਿਖ਼ਰ ਤੇ ਪਹੁੰਚਾਉਣਾ ਚਾਹੁੰਦਾ ਹੈ ਮੈਂ ਇਹ ਮੌਕਾ ਦੇਣ ਲਈ ਇਕ ਵਾਰ ਫਿਰ ਤੋਂ ਤੁਹਾਡਾ ਧੰਨਵਾਦ ਕਰਦੀ ਹਾਂ ਅਤੇ ਤੁਹਾਡੇ ਰਾਹੀਂ ਭਾਰਤ ਦੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੰਦੀ ਹਾਂ ਜਲਦੀ ਮਿਲਦੇ ਹਾਂ ਤੁਹਾਡਾ ਬਹੁਤ ਧੰਨਵਾਦ
ਨਮਸਤੇ ਐਕਸਲੈਂਸੀ ਡੀਅਰ ਪ੍ਰਾਈਮ ਮਿਨਿਸਟਰ ਓਨ ਬੇਹਲਫ ਓਐਫ ਯੂਨੇਸਕੋ ਆਈ ਥੈਂਕ ਯੂ ਫੋਰ ਥਿਸ ਅਪੋਰਚੂਨਿਟੀ ਟੋ ਬੇ ਪਾਰਟ ਓਐਫ ਥੇ 100th ਐਪੀਸੋਡ ਓਐਫ ਥੇ ਮੰਨ ਕੇਆਈ ਬਾਟ ਰੇਡੀਓ ਬ੍ਰੌਡਕਾਸਟ ਯੂਨੇਸਕੋ ਐਂਡ ਇੰਡੀਆ ਹੇਵ ਏ ਲੌਂਗ ਕਾਮਨ ਹਿਸਟਰੀ ਵੇ ਹੇਵ ਵੇਰੀ ਸਟ੍ਰੌਂਗ ਪਾਰਟਨਰਸ਼ਿਪਸ ਟੋਗੇਥਰ ਆਈਐਨ ਅੱਲ ਏਰੀਅਸ ਓਐਫ ਓਰ ਮੰਡਾਤੇ ਐਡੂਕੇਸ਼ਨ ਸਾਇੰਸ ਕਲਚਰ ਐਂਡ ਇਨਫਾਰਮੇਸ਼ਨ ਐਂਡ ਆਈ ਵੋਲਡ ਲਾਈਕ ਟੋ ਟੇਕ ਥਿਸ ਅਪੋਰਚੂਨਿਟੀ ਤੋੜੇ ਟੋ ਤਲਕ ਅਬਾਉਟ ਥੇ ਇੰਪੋਰਟੈਂਸ ਓਐਫ ਐਡੂਕੇਸ਼ਨ ਯੂਨੇਸਕੋ ਆਈਐਸ ਵਰਕਿੰਗ ਵਿਥ ਆਈਟੀਐਸ ਮੈਂਬਰ ਸਟੇਟਸ ਟੋ ਐਂਸ਼ਿਓਰ ਥੱਟ ਐਵਰੀਓਨ ਆਈਐਨ ਥੇ ਵਰਲਡ ਹਾਸ ਐਕਸੈੱਸ ਟੋ ਕੁਆਲਿਟੀ ਐਡੂਕੇਸ਼ਨ ਬਾਈ 2030
ਵਿਥ ਥੇ ਲਾਰਜੈਸਟ ਪਾਪੂਲੇਸ਼ਨ ਆਈਐਨ ਥੇ ਵਰਲਡ ਕੋਲਡ ਯੂ ਪਲੀਜ਼ ਐਕਸਪਲੇਨ ਇੰਡੀਅਨ ਵੇਅ ਟੋ ਅਚੀਵਿੰਗ ਥਿਸ ਆਬਜੈਕਟਿਵ ਯੂਨੇਸਕੋ ਅਲਸੋ ਵਰਕਸ ਟੋ ਸਪੋਰਟ ਕਲਚਰ ਐਂਡ ਪ੍ਰੋਟੈਕਟ ਹੈਰੀਟੇਜ ਐਂਡ ਇੰਡੀਆ ਆਈਐਸ ਚੇਅਰਿੰਗ ਥੇ G20 ਥਿਸ ਯੀਅਰ
ਵਰਲਡ ਲੀਡਰਜ਼ ਵੋਲਡ ਬੇ ਕਮਿੰਗ ਟੋ ਦੇਲ੍ਹੀ ਫੋਰ ਥਿਸ ਈਵੈਂਟ ਐਕਸਲੈਂਸੀ ਹੋਵ ਡੋਇਜ਼ ਇੰਡੀਆ ਵਾਂਟ ਟੋ ਪੁੱਟ ਕਲਚਰ ਐਂਡ ਐਡੂਕੇਸ਼ਨ ਏਟੀ ਥੇ ਟੌਪ ਓਐਫ ਥੇ ਇੰਟਰਨੈਸ਼ਨਲ ਏਜੈਂਡਾ ਆਈ ਓਨਸ ਅਗੇਨ ਥੈਂਕ ਯੂ ਫੋਰ ਥਿਸ ਅਪੋਰਚੂਨਿਟੀ ਐਂਡ ਕਨਵੇ ਮਾਈ ਵੇਰੀ ਬੇਸਟ ਵਿਸ਼ਜ਼ ਥਰੌਗ ਯੂ ਟੋ ਥੇ ਪੀਓਪਲ ਓਐਫ ਇੰਡੀਆ
see ਯੂ ਸੂਨ ਥੈਂਕ ਯੂ ਵੇਰੀ ਮੁੱਚ
ਥੈਂਕ ਯੂ ਮੈਡਮ ਮਨ ਕੀ ਬਾਤ ਦੇ 100ਵੇਂ ਐਪੀਸੋਡ ਵਿੱਚ ਤੁਹਾਡੇ ਨਾਲ ਸੰਪਰਕ ਕਰਕੇ ਮੈਨੂੰ ਬਹੁਤ ਖੁਸ਼ੀ ਹੋਈ ਹੈ ਮੈਨੂੰ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਤੁਸੀਂ ਸਿੱਖਿਆ ਅਤੇ ਸੱਭਿਅਤਾ ਵਰਗੇ ਮਹੱਤਵਪੂਰਣ ਮੁੱਦਿਆਂ ਨੂੰ ਉਠਾਇਆ ਹੈ
ਥੈਂਕ ਯੂ ਐਕਸਲੈਂਸੀ ਆਈ ਏਐਮ ਹੈਪੀ ਟੋ ਇੰਟਰੈਕਟ ਵਿਥ ਯੂ ਆਈਐਨ ਥੇ 100th ਮੰਨ ਕੇਆਈ ਬਾਟ ਪ੍ਰੋਗਰਾਮ
ਆਈ ਏਐਮ ਅਲਸੋ ਹੈਪੀ ਥੱਟ ਯੂ ਹੇਵ ਰੇਜ਼ਡ ਥੇ ਇੰਪੋਰਟੈਂਟ ਇਸ਼ੂਜ਼ ਓਐਫ ਐਡੂਕੇਸ਼ਨ ਐਂਡ ਕਲਚਰ
ਸਾਥੀਓ ਯੂਨੈਸਕੋ ਯੂਨੇਸਕੋ ਦੀ ਡੀ
ਡੀਜੀ ਨੇ ਸਿੱਖਿਆ ਅਤੇ ਸੱਭਿਅਤਾ ਸੰਰਖਣ ਕਲਚਰਲ ਪ੍ਰੀਜ਼ਰਵੇਸ਼ਨ ਯਾਨੀ ਸਿੱਖਿਆ ਅਤੇ ਸੰਸਕ੍ਰਿਤੀ ਸੰਭਾਲ਼ ਨੂੰ ਲੈ ਕੇ ਭਾਰਤ ਦੇ ਯਤਨਾਂ ਬਾਰੇ ਜਾਨਣਾ ਚਾਹਿਆ ਹੈ ਇਹ ਦੋਵੇਂ ਵਿਸ਼ੇ ਮਨ ਕੀ ਬਾਤ ਦੇ ਪਸੰਦੀਦਾ ਵਿਸ਼ੇ ਰਹੇ ਹਨ
ਗੱਲ ਸਿੱਖਿਆ ਦੀ ਹੋਵੇ ਜਾਂ ਸੰਸਕ੍ਰਿਤੀ ਦੀ ਉਸ ਦੀ ਸੰਭਾਲ਼ ਦੀ ਗੱਲ ਹੋਵੇ ਜਾਂ ਉਸ ਨੂੰ ਵਡਾਵਾਂ ਦੇਣ ਦੀ ਭਾਰਤ ਦੀ ਇਹ ਪ੍ਰਾਚੀਨ ਰਵਾਇਤ ਰਹੀ ਹੈ ਇਸ ਦਿਸ਼ਾ ਵਿੱਚ ਅੱਜ ਦੇਸ਼ ਜੋ ਕੰਮ ਕਰ ਰਿਹਾ ਹੈ ਉਹ ਵਾਕਿਆ ਹੀ ਸ਼ਲਾਘਾਯੋਗ ਹੈ ਰਾਸ਼ਟਰੀ ਸਿੱਖਿਆ ਨੀਤੀ ਨੈਸ਼ਨਲ ਐਡੂਕੇਸ਼ਨ ਪੋਲਿਸੀ ਹੋਵੇ ਜਾਂ ਖੇਤਰੀ ਭਾਸ਼ਾ ਵਿੱਚ ਪੜ੍ਹਾਈ ਦਾ ਵਿਕਲਪ ਹੋਵੇ ਸਿੱਖਿਆ ਵਿੱਚ ਟੈਕਨੋਲੋਜੀ ਇੰਟੈਗ੍ਰੇਸ਼ਨ ਟੈਕਨਾਲੋਜੀ ਇੰਟੀਗ੍ਰੇਸ਼ਨ ਹੋਵੇ ਤੁਹਾਨੂੰ ਅਜਿਹੇ ਅਨੇਕਾਂ ਯਤਨ ਵੇਖਣ ਨੂੰ ਮਿਲਣਗੇ ਵਰ੍ਹਿਆਂ ਪਹਿਲਾਂ ਗੁਜਰਾਤ ਵਿੱਚ ਬਿਹਤਰ ਸਿੱਖਿਆ ਦੇਣ ਅਤੇ ਡਰੋਪਆਊਟ ਰੇਟਸ ਡਰਾਪਆਉਟ ਰੇਟਸ ਨੂੰ ਘੱਟ ਕਰਨ ਦੇ ਲਈ ਗੁਣਉਤਸਵ ਅਤੇ ਸ਼ਾਲਾ ਪ੍ਰਵੇਸ਼ਉਤਸਵ ਵਰਗੇ ਪ੍ਰੋਗਰਾਮ ਜਨਭਾਗੀਦਾਰੀ ਦੀ ਇਕ ਅਨੋਖੀ ਮਿਸਾਲ ਬਣ ਗਏ ਸਨ ਮਨ ਕੀ ਬਾਤ ਵਿੱਚ ਅਸੀਂ ਅਜਿਹੇ ਕਿੰਨੇ ਹੀ ਲੋਕਾਂ ਦੇ ਯਤਨਾਂ ਨੂੰ ਹਾਈਲਾਈਟ ਹਾਈਲਾਈਟ ਕੀਤਾ ਹੈ ਜੋ ਨਿਰਸਵਾਰਥ ਭਾਵ ਨਾਲ ਸਿੱਖਿਆ ਦੇ ਲਈ ਕੰਮ ਕਰ ਰਹੇ ਹਨ ਤੁਹਾਨੂੰ ਯਾਦ ਹੋਵੇਗਾ ਕਿ ਇਕ ਵਾਰ ਅਸੀਂ ਓਡੀਸ਼ਾ ਵਿੱਚ ਠੇਲ੍ਹੇ ਤੇ ਚਾਹ ਵੇਚਣ ਵਾਲੇ ਸਵਰਗੀ ਡੀ
ਪ੍ਰਕਾਸ਼ ਰਾਓ ਜੀ ਦੇ ਬਾਰੇ ਚਰਚਾ ਕੀਤੀ ਸੀ ਜੋ ਗਰੀਬ ਬੱਚਿਆਂ ਨੂੰ ਪੜ੍ਹਾਉਣ ਦੇ ਮਿਸ਼ਨ ਵਿੱਚ ਲੱਗੇ ਹੋਏ ਸਨ ਝਾਰਖੰਡ ਦੇ ਪਿੰਡਾਂ ਵਿੱਚ ਡਿਜੀਟਲ ਲਾਇਬ੍ਰੇਰੀ ਡਿਜੀਟਲ ਲਾਈਬ੍ਰੇਰੀ ਚਲਾਉਣ ਵਾਲੇ ਸੰਜੇ ਕਸ਼ਯਪ ਜੀ ਹੋਣ ਕੋਵਿਡ ਦੇ ਦੌਰਾਨ ਈ
ਲਰਨਿੰਗ ਦੇ ਜ਼ਰੀਏ ਕਈ ਬੱਚਿਆਂ ਦੀ ਮਦਦ ਕਰਨ ਵਾਲੀ ਹੇਮਲਤਾ ਐੱਨ
ਜੀ ਹੋਣ ਅਜਿਹੇ ਅਨੇਕਾਂ ਅਧਿਆਪਕਾਂ ਦੇ ਉਦਾਹਰਣ ਅਸੀਂ ਮਨ ਕੀ ਬਾਤ ਵਿੱਚ ਲਏ ਹਨ ਅਸੀਂ ਕਲਚਰਲ ਪ੍ਰੀਜ਼ਰਵੇਸ਼ਨ ਕਲਚਰਲ ਪ੍ਰੀਜ਼ਰਵੇਸ਼ਨ ਦੇ ਯਤਨਾਂ ਨੂੰ ਵੀ ਮਨ ਕੀ ਬਾਤ ਵਿੱਚ ਲਗਾਤਾਰ ਸਥਾਨ ਦਿੱਤਾ ਹੈ
ਲਕਸ਼ਦੀਪ ਦਾ ਕੁਮੇਲ ਬ੍ਰਦਰਜ਼ ਚੈਲੰਜ਼ਰਜ਼ ਕੱਲਬ ਕੁੰਮੇਲ ਬ੍ਰਦਰਜ਼ ਚੈਲੇਂਜਰਜ਼ ਕਲੱਬ ਹੋਵੇ ਜਾਂ ਕਰਨਾਟਕਾ ਦੇ ਕਵੇਮਸ਼੍ਰੀ ਜੀ ਕਲਾ ਚੇਤਨਾ ਵਰਗੇ ਮੰਚ ਹੋਣ ਦੇਸ਼ ਦੇ ਕੋਨੇਕੋਨੇ ਤੋਂ ਲੋਕਾਂ ਨੇ ਮੈਨੂੰ ਚਿੱਠੀ ਲਿਖ ਕੇ ਅਜਿਹੇ ਉਦਾਹਰਣ ਭੇਜੇ ਹਨ ਅਸੀਂ ਉਨ੍ਹਾਂ ਤਿੰਨ ਮੁਕਾਬਲਿਆਂ ਕੰਪੀਟੀਸ਼ਨਜ਼ ਨੂੰ ਲੈ ਕੇ ਵੀ ਗੱਲ ਕੀਤੀ ਸੀ ਜੋ ਦੇਸ਼ ਭਗਤੀ ਦੇ ਗੀਤ ਲੋਰੀ ਅਤੇ ਰੰਗੋਲੀ ਨਾਲ ਜੁੜੇ ਸਨ ਤੁਹਾਨੂੰ ਯਾਦ ਹੋਵੇਗਾ ਕਿ ਇਕ ਵਾਰ ਅਸੀਂ ਦੇਸ਼ ਭਰ ਦੇ ਕਹਾਣੀਆਂ ਸੁਣਾਉਣ ਵਾਲਿਆਂ ਸਟੋਰੀ ਟੈਲਰਜ਼ ਤੋਂ ਕਹਾਣੀਆਂ ਸਟੋਰੀ ਟੈਲਿੰਗ ਦੇ ਮਾਧਿਅਮ ਨਾਲ ਸਿੱਖਿਆ ਦੀਆਂ ਭਾਰਤੀ ਵਿਧਾਵਾਂ ਤੇ ਚਰਚਾ ਕੀਤੀ ਸੀ ਮੇਰਾ ਅਟੁੱਟ ਵਿਸ਼ਵਾਸ ਹੈ ਕਿ ਸਮੂਹਿਕ ਯਤਨਾਂ ਨਾਲ ਵੱਡੇ ਤੋਂ ਵੱਡਾ ਬਦਲਾਅ ਲਿਆਇਆ ਜਾ ਸਕਦਾ ਹੈ ਇਸ ਸਾਲ ਅਸੀਂ ਜਿੱਥੇ ਅਸੀਂ ਆਜ਼ਾਦੀ ਕੇ ਅੰਮ੍ਰਿਤ ਕਾਲ ਵਿੱਚ ਅੱਗੇ ਵਧ ਰਹੇ ਹਾਂ ਉੱਥੇ ਹੀ ਜੀ20 ਦੀ ਪ੍ਰਧਾਨਗੀ ਵੀ ਕਰ ਰਹੇ ਹਾਂ ਇਹ ਵੀ ਇਕ ਵਜ੍ਹਾ ਹੈ ਕਿ ਸਿੱਖਿਆ ਦੇ ਨਾਲਨਾਲ ਵਿਭਿੰਨ ਵੈਸ਼ਵਿਕ ਸੱਭਿਆਚਾਰਾਂ ਡਾਈਵਰਸ ਗਲੋਬਲ ਕਲਚਰਜ਼ ਨੂੰ ਸਮ੍ਰਿੱਧ ਕਰਨ ਦੇ ਲਈ ਸਾਡਾ ਸੰਕਲਪ ਹੋਰ ਮਜ਼ਬੂਤ ਹੋਇਆ ਹੈ
ਮੇਰੇ ਪਿਆਰੇ ਦੇਸ਼ਵਾਸੀਓ ਸਾਡੇ ਉਪਨਿਸ਼ਦਾਂ ਦਾ ਇਕ ਮੰਤਰ ਸਦੀਆਂ ਤੋਂ ਸਾਡੇ ਮਨ ਨੂੰ ਪ੍ਰੇਰਣਾ ਦਿੰਦਾ ਆਇਆ ਹੈ
ਚਰੈਵੇਤਿ ਚਰੈਵੇਤਿ ਚਰੈਵੇਤਿ
ਚਲਤੇ ਰਹੋਚਲਤੇ ਰਹੋਚਲਤੇ ਰਹੋ
चलते रहोचलते रहोचलते रहो

ਸਾਥੀਓ ਮੈਂ ਅੱਜ ਆਕਾਸ਼ਵਾਣੀ ਦੇ ਸਾਥੀਆਂ ਨੂੰ ਵੀ ਧੰਨਵਾਦ ਦਵਾਂਗਾ ਜੋ ਪੂਰੇ ਧੀਰਜ ਦੇ ਨਾਲ ਇਸ ਪੂਰੇ ਪ੍ਰੋਗਰਾਮ ਨੂੰ ਰਿਕਾਰਡ ਕਰਦੇ ਹਨ ਉਹ ਅਨੁਵਾਦਕ ਟ੍ਰਾਂਸਲੇਟਰਜ਼ ਜੋ ਬਹੁਤ ਹੀ ਘੱਟ ਸਮੇਂ ਵਿੱਚ ਬਹੁਤ ਤੇਜ਼ੀ ਨਾਲ ਮਨ ਕੀ ਬਾਤ ਦਾ ਵਿਭਿੰਨ ਖੇਤਰੀ ਭਾਸ਼ਾਵਾਂ ਵਿੱਚ ਅਨੁਵਾਦ ਕਰਦੇ ਹਨ ਮੈਂ ਉਨ੍ਹਾਂ ਦਾ ਵੀ ਆਭਾਰੀ ਹਾਂ ਮੈਂ ਦੂਰਦਰਸ਼ਨ ਦੇ ਅਤੇ ਮਾਈਗੋਵ ਮਾਈਗੋਵ ਦੇ ਸਾਥੀਆਂ ਨੂੰ ਵੀ ਧੰਨਵਾਦ ਦਿੰਦਾ ਹਾਂ ਦੇਸ਼ ਭਰ ਦੇ ਟੀ
ਚੈਨਲ ਇਲੈਕਟ੍ਰੌਨਿਕ ਮੀਡੀਆ ਟੀਵੀ ਚੈਨਲਜ਼ ਇਲੈਕਟ੍ਰੌਨਿਕ ਮੀਡੀਆ ਦੇ ਲੋਕ ਜੋ ਮਨ ਕੀ ਬਾਤ ਨੂੰ ਬਿਨਾਂ ਕਮਰਸ਼ੀਅਲ ਬ੍ਰੇਕ ਕਮਰਸ਼ੀਅਲ ਬ੍ਰੇਕ ਦੇ ਵਿਖਾਉਂਦੇ ਹਨ ਉਨ੍ਹਾਂ ਸਾਰਿਆਂ ਦਾ ਮੈਂ ਆਭਾਰ ਵਿਅਕਤ ਕਰਦਾ ਹਾਂ ਅਤੇ ਅਖੀਰ ਵਿੱਚ ਮੈਂ ਉਨ੍ਹਾਂ ਦਾ ਵੀ ਧੰਨਵਾਦ ਕਰਾਂਗਾ ਜੋ ਮਨ ਕੀ ਬਾਤ ਦੀ ਕਮਾਨ ਸੰਭਾਲ਼ੇ ਹੋਏ ਹਨ ਭਾਰਤ ਦੇ ਲੋਕ ਭਾਰਤ ਚ ਆਸਥਾ ਰੱਖਣ ਵਾਲੇ ਲੋਕ ਇਹ ਸਭ ਕੁਝ ਤੁਹਾਡੀ ਪ੍ਰੇਰਣਾ ਤੇ ਤਾਕਤ ਨਾਲ ਹੀ ਸੰਭਵ ਹੋ ਸਕਿਆ ਹੈ
ਸਾਥੀਓ ਵੈਸੇ ਤਾਂ ਮੇਰੇ ਮਨ ਵਿੱਚ ਅੱਜ ਇੰਨਾ ਕੁਝ ਕਹਿਣ ਨੂੰ ਹੈ ਕਿ ਸਮੇਂ ਅਤੇ ਸ਼ਬਦ ਦੋਵੇਂ ਹੀ ਘੱਟ ਲੱਗ ਰਹੇ ਹਨ ਲੇਕਿਨ ਮੈਨੂੰ ਵਿਸ਼ਵਾਸ ਹੈ ਕਿ ਤੁਸੀਂ ਸਾਰੇ ਮੇਰੇ ਭਾਵਾਂ ਨੂੰ ਸਮਝੋਗੇ ਮੇਰੀਆਂ ਭਾਵਨਾਵਾਂ ਨੂੰ ਸਮਝੋਗੇ ਤੁਹਾਡੇ ਪਰਿਵਾਰ ਦੇ ਹੀ ਇਕ ਮੈਂਬਰ ਦੇ ਰੂਪ ਵਿੱਚ ਮਨ ਕੀ ਬਾਤ ਦੇ ਸਹਾਰੇ ਤੁਹਾਡੇ ਵਿਚਕਾਰ ਮੈਂ ਰਿਹਾ ਹਾਂ ਤੁਹਾਡੇ ਵਿਚਕਾਰ ਹੀ ਰਹਾਂਗਾ ਅਗਲੇ ਮਹੀਨੇ ਅਸੀਂ ਇਕ ਵਾਰ ਫਿਰ ਮਿਲਾਂਗੇ ਫਿਰ ਤੋਂ ਨਵੇਂ ਵਿਸ਼ਿਆਂ ਅਤੇ ਨਵੀਆਂ ਜਾਣਕਾਰੀਆਂ ਦੇ ਨਾਲ ਦੇਸ਼ਵਾਸੀਆਂ ਦੀਆਂ ਸਫ਼ਲਤਾਵਾਂ ਨੂੰ ਸੈਲੀਬ੍ਰੇਟ ਕਰਾਂਗੇ ਉਦੋਂ ਤੱਕ ਲਈ ਮੈਨੂੰ ਵਿਦਾ ਦਿਓ ਅਤੇ ਆਪਣੇ ਤੇ ਆਪਣਿਆਂ ਦਾ ਖੂਬ ਖਿਆਲ ਰੱਖੋ ਬਹੁਤਬਹੁਤ ਧੰਨਵਾਦ ਨਮਸਕਾਰ